ਰੱਖੀਆਂ ਹੋਈਆਂ ਨੇ ਬਿਜਲੀ ਦੇ ਸਵਿੱਚ ਵੀ ਲੱਗੇ ਹੋਏ ਨੇ ਲਾਈਟਾਂ ਵੀ ਇੱਥੇ ਜਗ ਰਹੀਆਂ ਹੈਗੀਆਂ ਨੇ।

ਸਾਹਮਣੇ ਇਕ ਟੀ_ਵੀ ਰੱਖਿਆ ਹੋਇਆ ਹੈ ਅਤੇ ਦੀਵਾਰ ਦੇ ਉੱਤੇ ਇੱਕ ਏ_ਸੀ ਵੀ ਲੱਗਿਆ ਹੋਇਆ ਹੈ।

ਆਸੇ ਪਾਸੇ ਬਹੁਤ ਸਾਰਾ ਮਲਬਾ ਪਿਆ ਹੋਇਆ ਹੈ ਅਤੇ ਰੇਤ ਤੇ ਇੱਟਾਂ ਵੀ ਗਈਆਂ ਹੈਗੀਆਂ ਨੇ।

ਇੱਥੇ ਇੱਕ ਆਫਿਸ ਹੈ ਆਫਿਸ ਦੇ ਅੰਦਰ ਇੱਕ ਮੁੰਡਾ ਤੇ ਇੱਕ ਕੁੜੀ ਬੈਠੇ ਹੋਏ ਨੇਂ ਉਹ ਕੁਝ ਕੰਮ ਕਰ ਰਹੇ ਹੈਗੇ ਨੇਂ।

ਇੱਥੇ ਇਕ ਸਕੂਲ ਦਾ ਗੇਟ ਹੈ ਅਤੇ ਗੇਟ ਖੁੱਲਾ ਹੈ ਸਾਹਮਣੇ ਬੋਰਡ ਤੇ ਐਲ_ਡੀ_ਐਸ_ਐਸ ਪਲਾਸਮਾ ਸਕੂਲ ਲਿਖਿਆ ਹੋਇਆ ਹੈ।

ਬਉਤ ਸਾਰੇ ਸ਼ੀਸ਼ੇ ਲੱਗੇ ਹੈ ਅਤੇ ਏਸੀ ਵੀ ਲੱਗਿਆ ਹੋਇਆ ਹੈ।

ਕੁਝ ਸੈਡ ਬਣੀ ਹੋਈ ਹੈ ਅਤੇ ਵੱਡੇ ਵੱਡੇ ਬੂਟੇ ਲੱਗੇ ਹੋਏ ਹੈ।

ਸਾਹਮਣੇ ਇੱਕ ਜਿੱਮ ਹੈਗੀ ਹੈ ਇੱਥੇ ਇੱਕ ਮੁੰਡਾ ਜਿੱਮ ਕਰ ਰਿਹਾ ਹੈ ਆਸੇ ਪਾੱਸੇ --

ਦੀਵਾਰ ਦੇ ਨਾਲ ਹੈਡਫੋਨ ਟੰਗੇ ਹੈਗੇ ਹੈ ਅਤੇ ਦੀਵਾਰ ਦੇ ਉੱਤੇ ਕੁਝ ਫੋਟੋਆਂ ਵੀ ਲੱਗੀਆਂ ਹੋਈਆਂ--

ਇਥੇ ਇੱਕ ਘੋੜੇ ਦਾ ਬੁੱਤ ਬੇ ਲੱਗਿਆ ਹੈਗਾ ਹੈ ਸਾਹਮਣੇ ਬਹੁਤ ਸਾਰੀਆਂ ਲੜੀਆਂ ਲਾਈਆਂ ਹੋਈਆਂ ਹੈ।

ਇਥੇ ਬਹੁਤ ਵੱਡੀ ਗਾਰਡਨ ਬਣੀ ਹੋਈ ਹੈ ਗਾਰਡਨ ਦੇ ਵਿੱਚਕਾਰ ਰਸਤਾ ਬਣਿਆ ਹੈਗਾ ਹੈ।